ਹਾਂ ਹੋਰ

ਤੇਰਾ ਵੀ ਕਰੀਏ

ਅੱਜ ਮੈਂ ਸਮੋਸੇ ਬਣਾਏ,

ਲੈ

ਸਵਾਦ ਵੀ ਖਾ ਵੀ ਲਏ ਖਤਮ ਵੀ ਹੋ ਗਏ। ਹੋਰ ਮੈਂ ਪਹਿਲਾਂ ਭੇਜਣ ਲੱਗੀ ਸੀ, ਤੇਰੇ ਵਾਸਤੇ ਤੇਰੇ ਵਾਸਤੇ ਭੇਜਣ ਲੱਗੀ, ਮੈਂ ਕਿਹਾ ਇਹਨਾ ਦਾ ਕੁੱਤਾ ਹੋਣਾ ਤਾਂ ਕਰਕੇ ਮੈਂ ਭੇਜੇ ਹੀ ਨਹੀਂ

ਤੂੰ ਤੇ ਆਪ ਹੀ ਇੱਕ ਕੁੱਤੀ ਹੈ ਸਭ ਤੋਂ ਵੱਡੀ

ਹਾਂ ਹੋਰ ਫੇਰ

ਚੱਲ ਠੀਕ ਆ

ਕੁੱਛ ਵੀ ਨਹੀਂ ਵਿਹਲੀ ਬੈਠੀ

ਵਾਲੇ ਕੱਲ੍ਹ ਹੀ ਸਾਰੇ ਅੱਛਾ ਕਰ ਲਾਂ ਗੀ, ਮੈਂ ਜਾਣਾ ਨਹੀਂ ਸ਼ਾਇਦ, ਮੇਰੀ ਸਿਹਤ ਨਹੀਂਉਂ ਠੀਕ

ਸੋਮਵਾਰ ਤਾਂ ਸਾਰਿਆਂ ਨੇ ਜਾਣਾ ਸਕੂਲ ਹਾਂ ਜਾਣਾ, but ਮੈਂ ਹੈ ਨਹੀਂ ਜਾਣਾ ਅੱਛਾ ਕਿਉਂ

ਕਿੱਥੇ

ਉੱਥੇ ਕੀ ਹੁੰਦਾ

ਅੱਛਾ

ਨਾਲੇ ਮੇਲੀ ਨੂੰ ਪੁੱਛ ਲਾਂ ਗੇ ਕੀ ਲੈਣਾ ਤੂੰ ਜੋ ਮਰਜ਼ੀ ਲੈ ਆਈਂ ਚੱਲ ਠੀਕ ਹੈ ਯਾਰ ਮੈਂ ਬਾਅਦ ਚ ਫੋਨ ਕਰਾਂਗੀ ਚੱਲ ਠੀਕ ਹੈ, ਚੰਗਾ ਫੇਰ bye television ਆਧੁਨਿਕ ਵਿਗਿਆਨ ਦੀ ਅਦਭੁੱਤ ਖ ਅਹ ਖੋਜ television ਆਧੁਨਿਕ ਵਿਗਿਆਨ ਦੀ ਇੱਕ ਅਦਭੁੱਤ ਕਾਢ ਹੈ। ਇਸ ਵਿੱਚ radio ਅਤੇ cinema ਦੋਹਾਂ ਦੇ ਗੁਣ ਸਮੋਏ ਹੋਏ ਹਨ। ਇਸਦਾ ਵਰਤਮਾਨ ਦਿਨ ਪਰਚਾਰੇ ਦੇ ਆਪਣਾ ਵਿਸ਼ੇਸ਼ ਸਥਾਨ ਹੈ ਜਿੱਥੇ radio ਰਾਹੀਂ ਸਾਡੇ ਤੱਕ ਕੇਵਲ ਆਵਾਜ਼ ਦੁਆਰਾ ਭਿੰਨ-ਭਿੰਨ ਪ੍ਰਕਾਰ ਦੇ programme ਪਹੁੰਚਾਏ ਜਾਂਦੇ ਹਨ। ਉੱਥੇ television ਵਿੱਚ ਉਸ program ਦੀ ਤਸਵੀਰ ਵੀ ਸਾਡੇ ਸਾਹਮਣੇ ਆਉਂਦੀ ਹੈ ਤੇ ਇਸ ਪ੍ਰਕਾਰ television radio ਦੇ ਮੁਕਾਬਲੇ ਮੰਨੋਰੰਜਨ ਦਾ ਵਡੇਰੇ ਜੀਵਨਮਈ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਇਹ ਠੀਕ ਹੈ ਕਿ cinema ਵਿੱਚ ਵੀ television ਵਾਂਗ ਆਵਾਜ਼ ਤੇ ਤਸਵੀਰ ਦੋਵੇਂ ਹੁੰਦੀਆਂ ਹਨ। ਪਰ cinema television ਦੀ ਥਾਂ ਨਹੀਂ ਲੈ ਸਕਦਾ। ਇਸ ਦਾ ਕਾਰਨ

ਫਿਰ television ਦੁਆਰਾ ਸਾਨੂੰ ਇਹ ਸਾਰੇ ਮੰਨੋਰੰਜਨ ਦੀ ਘਰ ਬੈਠਿਆਂ ਹੀ ਪ੍ਰਾਪਤੀ ਹੁੰਦੀ ਹੈ। ਜਦ ਕਿ cinema ਜਾਣ ਲਈ ਤਿਆਰੀ ਕਰਨੀ ਪੈਂਦੀ ਹੈ। ਭਾਰਤ ਵਿੱਚ television ਭਾਰਤ ਵਿੱਚ ਸਭ ਤੋਂ ਪਹਿਲਾ television ਇੱਕ ਨੁਮਾਇਸ਼ ਵਿੱਚ ਆਇਆ ਸੀ। October ninteen fifty nine ਵਿੱਚ doctor Rajendra Prasad ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ television ਵਿਭਾਗ ਦਾ ਉਦਘਾਟਨ ਕੀਤਾ। ਫਿਰ ਇਸਦਾ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵਿਕਾਸ ਹੋਇਆ। ਪੰਜਾਬ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ television station ਕੋਈ ਤੀਹ ਕੁ ਸਾਲ ਪਹਿਲੇ ਤਿਆਰ ਹੋਇਆ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਟਾਵੇਂ-ਟਾਵੇਂ ਘਰਾਂ ਵਿੱਚ ਪਾਕਿਸਤਾਨ ਤੋਂ ਲਾਹੌਰ television, station ਦਾ ਪ੍ਰੋਗਰਾਮ ਦਿਲਚਸਪੀ ਨਾਲ ਦੇਖਿਆ ਜਾਂਦਾ ਸੀ। ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ ਇਸ ਸਮੇਂ ਦੇਸ਼ ਭਰ ਦੇ television ਕੇਂਦਰਾਂ ਤੇ ਕੇਵਲ ਰਾਹੀਂ ਭਿੰਨ-ਭਿੰਨ ਪ੍ਰਕਾਰ ਦੇ ਮੰਨੋਰੰਜਨ ਕਰਨ ਵਾਲੇ program, film, ਗੀਤ ਚਾਅ ਨਾਲ ਨਾਟਕ, ਕਹਾਣੀਆਂ, ਕਲਾਪ੍ਰਕ੍ਰਿਤੀ ਮੁਕਾਬਲੇ, fashion ਮੁਕਾਬਲੇ, ਖੇਡ ਮੁਕਾਬਲੇ ਵਾਪਰ ਰਹੀਆਂ ਘਟਨਾਵਾਂ ਦੀਆਂ ਖਬਰਾਂ ਹਸਾਉਣ ਹਸਾਉਣੇ ਵਾਲੇ program ਸਿਹਤ ਸੰਬੰਧੀ ਆਸਨ ਤੇ ਕਸਰਤਾਂ, ਧਾਰਮਿਕ program ਧਾਰਮਿਕ program ਤੇ ਸਨਸਨੀ ਪੈਦਾ ਕਰਨ ਵਾਲੀ ਬਹੁਤ ਸਾਰੀ ਸਾਮੱਗਰੀ ਆਦਿ ਪ੍ਰੇਮ ਕਰਨ ਤੋਂ ਬਿਨ੍ਹਾਂ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲੇ ਵਿਦੇਸ਼ ਉੱਨਤੀ ਵਿੱਚ ਕਰਨ ਵਾਲੇ ਇਸਤਰੀਆਂ ਤੇ ਬਹੁਤ ਸਾਰੇ program ਆਉਂਦੇ ਹਨ। ਮੰਨੋਰੰਜਨ ਦਾ ਸਾਧਨ ਉੱਪਰ ਦੱਸੇ ਅਨੁਸਾਰ television ਵਰਤਮਾਨ ਮਨੁੱਖ ਦੇ ਮੰਨੋਰੰਜਨ ਦਾ ਮੁੱਖ ਸਾਧਨ ਹੈ।

ਹਰ ਉਮਰ, ਹਰ ਵਰਗ ਤੇ ਹਰ ਰੁੱਚੀ ਦੇ ਵਿਅਕਤੀ ਦੀ ਲਈ ਮੰਨੋਰੰਜਨ ਦੀ ਸਾਮੱਗਰੀ ਪੇਸ਼ ਕੀਤੀ ਜਾਂਦੀ ਹੈ। television ਦਾ ਅਗਲਾ ਵੱਡਾ ਲਾਭ ਹੈ ਕਿ ਇਸ ਨ ਅਹ ਰਾਹੀਂ ਸਾਨੂੰ ਭਿੰਨ-ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਰਾਹੀਂ ਸਾਨੂੰ ਗਿਆਨ ਵਿਗਿਆਨ ਦੀਆਂ ਖੋਜਾਂ ਇਤਿਹਾਸ, ਮਿਥਿਹਾਸ ਸਭ ਕੁੱਝ ਇੱਕ ਪਾਸੇ ਮਿਲ ਜਾਂਦਾ ਹੈ। ਕਾਨੂੰਨ, ਚਕਿਤਸਾ ਵਿਗਿਆਨ, ਸਿਹ ਅਹ ਸਿਹਤ ਵਿਗਿਆਨ, ਭਿੰਨ-ਭਿੰਨ ਪ੍ਰਕਾਰ ਦੇ ਪਕਵਾਨ ਬਣਾਉਣ, fashion, ਧਰਤੀ ਤੇ ਵੱਖ-ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਲੋਕਾਂ ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ, ਗੁਪਤ ਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਖੋਜਾਂ ਸਥਾਨਾਂ ਤੇ ਮਿਲ ਜਾਂਦੀਆਂ ਹਨ। television ਦਾ ਤੀਜਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਘਰ ਦੇ ਲਾਭ ਕਮਾਉਂਦੇ ਹਨ। ਬਹੁਤ ਸਾਰੇ ਵਪਾਰੀ ਆਪਣੇ ਵਪਾਰ ਦੀ advertisement, television ਨਾਲ ਦੁਆਰਾ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਵਪਾਰ ਅਤੇ ਹੋਰ bus ਅਤੇ ਵਪਾਰੀਆਂ ਲਈ ਵੀ television ਇੱਕ ਬਹੁਤ ਵੱਡਾ ਸ੍ਰੋਤ ਹੈ। ਇਸ ਦਾ television ਖਬਰ ਖਬਰਾਂ ਦੀ ਜਾਣਕਾਰੀ ਲਈ ਵੀ ਬਹੁਤ ਵੱਡਾ source ਹੈ। ਇਸਦਾ ਚੌਥਾ ਵੱਡਾ ਲਾਭ ਇਹੀ ਹੈ। ਇਸਦਾ ਚੌਥਾ ਵੱਡਾ ਲਾਭ ਤਾਜ਼ ਅਹ ਤਾਜ਼ਿਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ channel ਚਾਰ ਦਿਨ ਬਹੁਤ ਸਾਰੇ ਵਿਸ਼ੇਸ਼ channel ਆਉਂਦੇ ਹਨ। ਸਮਾਜ ਵਿਰੋਧੀ ਅਸ਼ ਅਹ ਅੰਤ ਸਮਾਂ ਵਿਰੁੱਧ ਜਾਣਕਾਰੀ television ਨੇੇ ਸਟੇ ਅਹ ਆਪਣੇ station ਤੋਂ ਕਰ ਦਿੱਤਾ ਹੈ। television ਇੱਕ ਬਹੁਤ ਵੱਡਾ source ਹੈ। ਸਮੇਂ ਦਾ ਨਾਮ ਤੇ ਰੌਲਾ-ਰੱਪਾ ਇਸਦੀ ਸਭ ਤੋਂ ਵੱਡੀ ਹਾਨੀ ਹੈ। ਇਹ ਕੀ ਇਹ ਸੁਆਦਲੇ ਤੇ ਵੰਨ-ਸੁਵੰਨੇ program ਪ੍ਰੇਮ ਕਰਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਿਕਲ ਜਾਂਦਾ ਹੈ। ਇਹ television ਦੇ ਕਰਕੇ ਲੋਕਾਂ ਦੀਆਂ ਅੱਖਾਂ ਵੀ ਖਰਾਬ ਹੁੰਦੀਆਂ ਜਾ ਰਹੀਆਂ ਹਨ। ਸੱਭਿਆਚਾਰ ਉੱਤੇ ਹਮਲਾ ਕੇਵਲ ਟੀਵੀ ਦੇ ਪ੍ਰਸਾਰ ਰਾਹੀਂ television ਨੇ ਸਾਡੇ ਸੱਭਿਆਚਾਰ ਉੱਤੇ ਹਮਲਾ ਬੋਲਿਆ ਹੈ। ਫਲਸਰੂਪ ਇਸਦਾ ਤੇਜ਼ੀ ਨਾਲ ਪੱਛਮੀਕਰਨ ਹੋ ਰਿਹਾ ਹੈ। ਵੱਧ-ਵੱਧ companies, television ਉੱਤੇ ਆਪਣੇ ਮਾਲ ਸੰਬੰਧੀ ਕਰੂੜ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਕਰਕੇ ਜਿੱਥੇ ਲੋਕਾਂ ਤੋਂ ਪੈਸੇ ਬਰ ਅਹ ਬਟੋਰਦੀਆਂ ਹਨ। ਉੱਥੇ ਉਨ੍ਹਾਂ ਦੇ ਖਾਣ-ਪੀਣ ਤੇ ਰਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਹਨ। ਕਈ ਵਾਰ films ਤੇ ਲੜੀਵਾਰ ਨਾਟਕਾਂ ਵਿਚਲੇ ਬਹੁਤ ਸਾਰੀਆਂ ਕਮੀਆਂ ਹਨ। ਆਪਸੀ ਮੇਲ-ਜੋਲ ਦਾ ਘਟਣਾ television ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਵੀ ਬਹੁਤ ਬੜਾ ਅਸਰ ਡਾਲਿਆ ਹੈ। ਲੋਕ ਸ਼ਾਮ ਵੇਲੇ ਇੱਕ-ਦੂਜੇ ਦੇ ਘਰ ਜਾਣਾ ਤੇ ਮਿਲਣਾ ਅਮ ਮਿਲਣਾ ਛੱਡ ਕੇ ਆਪਣੇ ਘਰਾਂ ਵਿੱਚ television ਮੂਹਰੇ ਬੈਠਣਾ ਵਡੇਰਾ ਪਸੰਦ ਕਰਦੇ ਹਨ। ਲੋਕ ਇੱਕ-ਦੂਜੇ ਨੂੰ ਮਿਲਣ ਤੋਂ ਇਲਾਵਾ television ਨੂੰ ਹੀ ਵੇਖਣਾ ਪਸੰਦ ਕਰ ਰਹੇ ਹਨ। ਸਾਰ ਅਸ ਅਹ ਉਪਰੋਕਤ ਸੱਚ ਦੀ ਚਰਚਾ ਤੋਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ television ਆਧੁਨਿਕ ਵਿਗਿਆਪਨ ਦੀ ਇੱਕ ਇੱਕ ਬਹੁਤ ਵੱਡੀ ਖੋਜ ਹੈ। ਇਸਦੇ ਵਿਕਾਸ ਤੋਂ ਬਿਨ੍ਹਾਂ ਵਰਤਮਾਨ ਸੱਭਿਆਚਾਰ, ਉੱਨ ਅਹ ਉੱਨਤੀ ਨਹੀਂ ਕਰ ਸਕਦਾ।

ਸਤਿ ਸ੍ਰੀ ਅਕਾਲ ਜੀ। ਮੈਂ ਪ੍ਰਿਯਾ ਮਹਿਰਾ, ਤੁਹਾਨੂੰ ਕੁੱਝ ਆਪਣੇ ਜੀਵਨ ਦੇ ਵਾਕਿਆ ਬਾਰੇ ਦੱਸਾਂਗੀ ਆ ਮੈਂ ਮੇਰਾ ਜਨਮ ਯੂ ਪੀ ਵਿਚ ਹੋਇਆ।

ਅਸੀਂ ਆ ਕੇ ਮੋਹਾਲੀ ਵਸ ਗਏ। ਉੱਥੇ ਮੇਰੇ ਜਿਹੜੇ ਪਾਪਾ ਨੇ ਉਹ ਆਪਣਾ ਕੰਮ ਕਰਦੇ ਨੇ। ਮੰਮੀ ਮੇਰੇ ਹੌਸਪੀਟਲ ਦੇ ਵਿਚ ਜੌਬ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਅਸੀਂ ਮਤਲਬ ਵੱਡੇ ਹੁੰਦੇ ਗਏ। ਮੇਰੇ ਦੋ ਭਰਾ ਨੇ। ਤੇ ਜਿਵੇਂ ਵੱਡੇ ਹੁੰਦੇ ਗਏ ਉਨ੍ਹਾਂ ਨੇ ਵੀ, ਦੋਨੇਂ ਭਰਾਵਾਂ ਨੂੰ ਮੇਰਿਆਂ ਨੂੰ ਸਕੂਲ਼ੇ ਪਾਇਆ, ਤੇ ਮੈਨੂੰ ਪ੍ਰਾਈਵੇਟ ਸਕੂਲ ਪਾ ਦਿੱਤਾ, ਉਨ੍ਹਾਂ ਨੂੰ ਸਰਕਾਰੀ ਚ ਪਾਇਆ ਸੀਗਾ। ਸਾਡੀਆਂ ਪੜ੍ਹਾਈਆਂ ਹੋਈਆਂ। ਨਾਲ ਲੱਗਦੇ ਸਾਡੇ ਜੀਵਨ ਦੇ ਵਿਚ ਬਹੁਤ ਮੁਸ਼ਕਿਲਾਂ ਆਈਆਂ। ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਮੇਰੇ ਪਾਪਾ ਆ, ਪਹਿਲਾਂ ਕੰਮ ਨਹੀਂ ਕਰਦੇ ਹੁੰਦੇ ਸੀਗੇ। ਬਹੁਤ ਮਤਲਬ ਆ ਡਰਾਮੇ ਕਰਦੇ ਸੀਗੇ। ਵਾਰ ਵਾਰ ਭੱਜਿਆ ਆਉਣਾ ਯੂ ਪੀ। ਮੰਮੀ ਨੂੰ ਪ੍ਰੇਸ਼ਾਨ ਕਰਨਾ, ਕਦੇ ਮੰਮੀ ਤੇ ਕੰਪਲੇਂਟ ਕਰਾ ਦੇਣੀ। ਏਦਾਂ ਦੇ ਕੰਮ ਕਰਦੇ ਹੁੰਦੇ ਸੀਗੇ ਤੇ ਜਦੋਂ, ਅਸੀਂ ਮਤਲਬ ਛੋਟੇ ਜਿਹੇ ਸੀਗੇ ਮੈਨੂੰ ਇੱਕ ਵਾਰੀ ਨਾ ਮੇਰੇ ਪਾਪਾ ਮੈਨੂੰ ਧੋਥੀਓਂ ਲੈ ਕੇ ਚਲੇ ਇੱਥੋਂ ਮੋਹਾਲੀ ਤੋਂ ਯੂ ਪੀ। ਆਪਣੇ ਭੈਣ ਦੇ ਘਰੇ ਛੱਡ ਤਾ ਮੈਨੂੰ, ਬਈ ਤੂੰ ਇਹਨੂੰ ਪਾਲ਼। ਬਈ ਪਤਾ ਨਈਂ ਮੇਰੇ ਮੰਮੀ ਤੇ ਸ਼ੱਕ ਕਰਦੇ ਹੁੰਦੇ, ਪਤਾ ਨਈਂ ਕਿੱਦਾਂ ਇਹਨੂੰ ਰੱਖੇਗੀ ਬਈ ਕੱਲੀ ਕੁੜੀ ਆ ਮੇਰੀ, ਇਸਤੇ ਕੋਈ ਮਤਲਬ ਗ਼ਲਤ ਰਸਤੇ ਨਾ ਪਾ ਦਵੇ, ਏਦਾਂ ਦਾ ਕੁਛ ਜਦੋਂ ਕਿ ਮਾਵਾਂ, ਕਦੇ ਆਪਣੇ ਧੀਆਂ ਦਾ ਜਾਂ ਫਿਰ ਪੁੱਤਾਂ ਦਾ ਕਿਸੇ ਦਾ ਵੀ ਕਦੇ ਬੁਰਾ ਨਈਂ ਚਾਹੁੰਦੀਆਂ, ਠੀਕ ਏ। ਪਰ ਜ਼ਮਾਨਾ ਬੁਰਾ ਸੀਗਾ ਮੇਰੇ ਪਾਪਾ ਨੂੰ ਮੰਮੀ ਤੇ ਯਕੀਨ ਨਈਂ ਸੀਗਾ। ਇਸ ਕਰਕੇ ਮੰਮੀ ਨੂੰ ਧੋਖਾ ਦੇ ਗਏ। ਮਤਲਬ ਮੰਮੀ ਮੇਰੇ ਕੰਮ ਤੇ ਗਏ ਹੋਏ ਸੀਗੇ। ਹੌਸਪੀਟਲ ਕੰਮ ਕਰਦੇ ਹੁੰਦੇ ਸੀਗੇ, ਹੈਲਪਰ ਦਾ ਤੇ ਮੰਮੀ ਆਏ ਨਈਂ ਸੀ। ਮੈਨੂੰ ਆਏ ਆ ਕੇ ਮੈਨੂੰ ਕਹਿੰਦੇ ਕਿ ਚੱਲ ਇੱਥੇ ਤੈਨੂੰ ਲੈ ਕੇ ਚਲਾਂ ਤੈਨੂੰ। ਆਪਣੀਆਂ ਗੱਲਾਂ ਚ ਫਸਾਇਆ, ਮੈਨੂੰ ਲੈ ਕੇ ਚਲੇ ਗਏ ਜੀ। ਉਸ ਤੋਂ ਬਾਅਦ ਉਨ੍ਹਾਂ ਨੇ ਮਤਲਬ ਮੇਰੀ ਜਿਹੜੀ ਭੂਆ ਸੀਗੀ ਭੂਆ ਦੇ ਘਰੇ ਛੱਡਿਆ, ਉੱਥੇ ਮੇਰੇ ਜੀਵਨ ਦਾ ਜਿਹੜਾ ਸੰਘਰਸ਼ ਸੀਗਾ ਉਹ ਸ਼ੁਰੂ ਹੁੰਦਾ ਐ ਪਹਿਲਾਂ ਵੀ ਮੈਂ ਆਪਣੀ ਭੂਆ ਦੇ ਘਰੇ ਰਹੀ ਸੀ। ਪਰ ਉਸ ਤੋਂ ਬਾਅਦ ਜਿਹੜਾ ਮੇਰੇ ਨਾਲ ਸਲੂਕ ਹੋਇਆ। ਉਹ ਮਤਲਬ ਮੇਰੇ ਜੀਵਨ ਦੀ ਜਿਹੜੀ ਵਿਆਖਿਆ ਕਰਾਂ ਤਾਂ, ਮੈਨੂੰ ਰੋਣੇ ਪਾ ਦਿੰਦਾ ਐ ਵੀ ਮੇਰੇ ਨਾਲ ਏਦਾਂ ਏਦਾਂ ਹੋਇਆ। ਅੱਜ ਦੀ ਤਰੀਕ ਚ ਮੈਂ ਬਹੁਤ ਖੁਸ਼ ਆਂ। ਆਪਣੇ ਸਹੁਰੇ ਆਂ, ਮੇਰਾ ਵਿਆਹ ਹੋ ਚੁੱਕਿਆ ਹੈ, ਨਿਆਣਾ ਨਈਂ ਆਂ ਮੇਰੇ ਹਲੇ ਮੇਰੇ ਕੋਲ। ਪਰ ਪਹਿਲਾਂ ਜਦ ਮੈਂ ਛੋਟੀ ਹੁੰਦੀ ਸੀ ਭੂਆ ਦੇ ਘਰ ਮੇਰੇ ਪਾਪਾ ਨੇ ਛੱਡਿਆ ਸੀਗਾ। ਮੇਰੀ ਭੂਆ ਨੂੰ ਉਹ ਉਦੋਂ ਮਤਲਬ, ਤਿੰਨ ਸੌ ਰੁਪਏ ਵੀ ਬਹੁਤ ਜਿਆਦਾ ਹੁੰਦਾ ਸੀ। ਇਹ ਗੱਲ ਹੈਗੀ ਐ ਦੋ ਹਜਾਰ ਤਿੰਨ ਚਾਰ ਦੀ ਦੋ ਹਜਾਰ ਤਿੰਨ ਦੀ ਗੱਲ ਇਹ। ਮੈਂ ਆਪਣੀ ਭੂਆ ਦੇ ਘਰ ਉਸ ਤੋਂ ਪਹਿਲਾਂ ਇੱਕ ਸਾਲ ਰਹੀ ਸੀ।

ਭੂਆ ਨੇ ਮੇਰੇ ਪਾਪਾ ਦੇ ਕਹੇ ਤੇ ਭੂਆ ਨੇ ਮੈਨੂੰ ਸਰਕਾਰੀ ਸਕੂਲੇ ਪਾ ਤਾ ਮੈਂ ਸਕੂਲ ਜਾਂਦੀ ਹੁੰਦੀ ਸੀ। ਮੇਰੇ ਤੇ ਐਨਾ ਅੱਤਿਆਚਾਰ ਕਰਦੀ ਹੁੰਦੀ ਸੀ ਭੂਆ ਮੈਨੂੰ ਰੋਟੀ ਨੀ ਦਿੰਦੀ ਸੀ ਹੁੰਦੀ . ਕਰਕੇ।

ਪੜ੍ਹਨ ਜਾਂਦੀਆਂ ਸੀ ਗਈਆਂ। ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਬਹੁਤ ਚਾਵਾਂ ਨਾਲ ਰੱਖਦੇ ਸੀਗੇ ਪਰ ਮੈਂ ਮੇਰੇ ਨਾਲ ਏਦਾਂ ਨਈਂ ਸੀਗਾ ਤੇ ਮੈਂ ਰੋਂਦੀ ਸੀ ਮੈਂ ਪਾਪਾ ਦੀ ਗੱਲ ਚ ਆ ਕੇ ਮੈਂ ਇੱਥੇ ਆਈ ਕਿਉਂ? ਉਦੋਂ ਫਿਰ,

ਕਦੇ ਇਸ ਤਰ੍ਹਾਂ ਹੁੰਦਾ ਸੀਗਾ ਵੀ ਸਾਰਿਆਂ ਨੂੰ ਢਿੱਡ ਭਰ ਕੇ ਰੋਟੀ ਮਿਲਦੀ ਆ। ਮੈਨੂੰ ਢਿੱਡ ਭਰਕੇ ਰੋਟੀ ਨਈਂ ਮਿਲਦੀ ਹੁੰਦੀ ਸੀ, ਬਹੁਤ ਜਿਆਦਾ ਤੰਗ ਹੁੰਦੀ ਸੀ ਮੈਂ ਰੋਂਦੀ ਸੀਗੀ ਬਹੁਤ ਜਿਆਦਾ। ਤੇ ਮੈਨੂੰ ਪਤਾ ਕਿੱਦਾਂ ਕਰਨਾ, ਉਨ੍ਹਾਂ ਦੀ ਜਿਹੜੀ ਸੱਸ ਸੀਗੀ ਨਾ ਉਹ ਮੈਨੂੰ ਦੇਖ ਕੇ ਚਿੜਦੀ ਹੁੰਦੀ ਸੀਗੀ। ਉਨ੍ਹਾਂ ਦੀ ਇਕ ਨਣਦ ਸੀ ਸਭ ਤੋਂ ਛੋਟੀ ਆਲੀ ਉਹ ਵੀ ਮੈਨੂੰ ਬਹੁਤ ਦੇਖ ਕੇ ਚਿੜਦੀ ਹੁੰਦੀ ਸੀ। ਇੱਕ ਉਨ੍ਹਾਂ ਦੀ ਨਣਦ ਦਾ ਵਿਆਹ ਹੋਇਆ ਸੀਗਾ ਸਭ ਤੋਂ ਵੱਡੀ ਸੀ। ਪੂਨਮ ਨਾਮ ਸੀ ਉਹਦਾ ਤੇ, ਉਹ ਤਾਂ ਮੈਨੂੰ ਬਹੁਤ ਈ ਜਿਆਦਾ ਚਿੜਦੀ ਹੁੰਦੀ ਸੀ ਦੇਖ ਕੇ। ਅੱਜ ਦੀ ਡੇਟ ਚ ਕੀ ਕਹਾਂ ਮੈਂ ਉਹਦੇ ਅੱਗੇ ਆ ਰਹੀ ਏ ਉਹਦੀ ਜਿਹੜੀ ਨੂੰਹ ਆਈ ਏ। ਉਹਦੇ ਅੱਗੇ ਪਿੱਛੇ ਘੁੰਮਦੀ ਏ, ਉਹੀ ਉਨ੍ਹਾਂ ਦੀ ਨਣਦ ਜਿਹੜੀ ਕਿ ਸਾਰਿਆਂ ਨੂੰ ਬਹੁਤ ਜਿਆਦਾ ਤੇਜ਼ ਲੱਗਦੀ ਹੁੰਦੀ ਸੀ, ਤੇਜ਼ ਸੀ ਉਹ ਪਰ ਉਹਦੇ ਨੱਕ ਚ ਨਕੇਲ ਉਹਦੀ ਬਹੂ ਨੇ ਆ ਕੇ ਪਾ ਦਿੱਤੀ ਏ ਚਲੋ ਜੀ। ਇਹ ਤਾਂ ਉਨ੍ਹਾਂ ਦੀ ਨਣਦ ਦੀ ਗੱਲ ਰਹੀ। ਆਪਾਂ ਗੱਲ ਕਰਦੇ ਆਂ ਮੇਰੇ ਜੀਵਨ ਬਾਰੇ ਤੇ ਉਨ੍ਹਾਂ ਦਾ ਇੱਕ ਸਹੁਰਾ ਸੀਗਾ ਮਤਲਬ ਮੇਰੀ ਜਿਹੜੀ ਅ ਭੂਆ ਸੀਗੀ ਉਨ੍ਹਾਂ ਦੀ ਸੱਸ ਦੇ ਜਿਹੜੇ ਪਤੀ ਸੀਗੇ। ਮੇਰੇ ਭੂਆ ਦੇ ਸਹੁਰੇ, ਸਗੇ ਸਹੁਰੇ ਨਈਂ ਸੀ, ਉਹ ਖ਼ਤਮ ਹੋ ਗਏ ਸੀਗੇ। ਉਨ੍ਹਾਂ ਦਾ ਦਿਓਰ ਸੀਗਾ। ਉਹ ਮੈਨੂੰ ਦੇਖ ਕੇ ਬਿਲਕੁੱਲ ਰਾਜ਼ੀ ਨੀ ਸੀਗਾ। ਉਹ ਮੇਰੇ ਤੋਂ ਬਹੁਤ ਜਿਆਦਾ ਚਿੜਦਾ ਹੁੰਦਾ ਸੀ ਜਿਵੇਂ, ਮੈਂ ਪਤਾ ਨਈਂ ਕੀ ਕੱਢ ਲਿਆ ਹੋਵੇ। ਤੇ, ਉਨ੍ਹਾਂ ਨੇ ਮੈਨੂੰ ਖੇਤਾਂ ਦੇ ਵਿੱਚ ਕੰਮ ਕਰਨ ਭੇਜਣਾ। ਖੇਤਾਂ ਦੇ ਵਿੱਚ ਕੰਮ ਕਰਾਉਣਾ ਮੈਥੋਂ ਮੈਂ ਚਲੀ ਜਾਂਦੀ ਹੁੰਦੀ ਸੀਗੀ। ਜਿਵੇਂ ਉੱਥੇ ਨਾ ਟੋਕਾ ਲਿਆਉਣ ਵਾਸਤੇ ਵੀ ਮਤਲਬ ਅ ਉਨ੍ਹਾਂ ਦਾ ਕੰਮ ਸੀਗਾ ਇਹ ਉਨ੍ਹਾਂ ਦੇ ਸਹੁਰੇ ਦਾ, ਤੇ ਉਨ੍ਹਾਂ ਦੀ ਸੱਸ ਤੇ ਭੂਆ ਵੀ ਮੈਨੂੰ ਕਹਿ ਦਿੰਦੀ ਸੀ ਵੀ ਹਾਂ ਤੂੰ ਜਾ ਕੇ ਉਥੋਂ ਲੈ ਕੇ ਆ। ਉਹਨੇ ਸਹੁਰੇ ਨੇ ਉਨ੍ਹਾਂ ਨੇ ਕੀ ਕਰਨਾ ਗੰਨਾ ਹੁੰਦਾ ਏ ਗੰਨਾ ਯੂ ਪੀ ਦੇ ਵਿੱਚ ਗੰਨਾ, ਗੰਨੇ ਦੀ ਖੇਤੀ ਹੁੰਦੀ ਏ। ਗੰਨਾ ਛਿੱਲ ਕੇ ਨਾ ਉਹਦੇ ਜਿਹੜੇ ਅੰਗੋਲੇ ਹੁੰਦੇ ਆ ਨਾ ਉਨ੍ਹਾਂ ਨੂੰ ਡੰਗਰਾਂ ਦੇ ਵਾਸਤੇ ਪਾਉਂਦੇ ਹੁੰਦੇ ਕੱਟ ਕੇ ਟੋਕਾ ਮਸ਼ੀਨ ਦੇ ਵਿੱਚ ਤੇ ਉਨ੍ਹਾਂ ਨੇ ਕੀ ਕਰਨਾ ਐਨੇ ਹੌਲੇ ਹਲਕੇ ਹਲਕੇ ਜਿਹੇ ਬੰਨ ਦੇਣੇ, ਬਹੁਤ ਜਿਆਦਾ ਜਿਵੇਂ ਇੱਕ ਬੰਦਾ ਮਤਲਬ ਚੰਗਾ ਭਲਾ ਜਵਾਨ ਆਦਮੀ ਵੀ, ਉਠਾਂਦੇ ਹੋਏ ਉਹਨੂੰ ਵੀ ਭਾਰਾ ਲੱਗੇ। ਮੈਂ ਛੋਟੀ ਜਿਹੀ ਸੀਗੀ ਕਿੰਨੇ ਵਰ੍ਹਿਆਂ ਦੀ ਹੋਣੀ ਮੈਂ ਮੁਸ਼ਕਿਲ ਤੋਂ ਸੱਤ ਅੱਠ ਵਰ੍ਹਿਆਂ ਦੀ ਹੋਣੀ ਆਂ। ਤੇ ਉਹ ਮੇਰੇ ਉੱਪਰ ਐਨਾ ਭਾਰਾ ਉਹ ਰੱਖਦੇ ਹੁੰਦੇ ਸੀਗੇ ਅੰਗੋਲੇ ਦਾ ਬੱਠਲ। ਵੀ ਲੈ ਤੂੰ ਘਰ ਲੈ ਕੇ ਜਾ। ਮੇਰੀਆਂ ਲੱਤਾਂ ਜਿਹੜੀਆਂ ਸੀਗੀਆਂ ਨਾ, ਉਹ ਮਤਲਬ ਬਹੁਤ ਈ ਜਿਆਦਾ ਨੀਚੇ ਨੂੰ,

ਤਰੀਕ ਦੇ ਵਿੱਚ ਦੇਖੀਏ ਤਾਂ ਉਹ ਜਵਾਨ ਹੋ ਚੁੱਕਿਆ ਹੈ ਤੇ ਕੁਛ ਕਰਦਾ ਵੀ ਨਈ ਉਹ। ਉਹ ਉਸਦਾ ਬਹੁਤ ਲਾਡ ਕਰਦੇ ਹੁੰਦੇ ਸੀਗੇ ਸਾਰੇ, ਤੇ ਮੇਰੀ ਭੂਆ ਨੇ ਮੈਨੂੰ ਉਹਦੀ ਜਿੰਮੇਦਾਰੀ ਦੇ ਰੱਖੀ ਸੀ ਮੈਂ ਆਪ ਛੋਟੀ ਜਿਹੀ ਬੱਚੀ ਸੀਗੀ, ਤੇ ਮੈਨੂੰ ਉਹਦੇ ਮੁੰਡੇ ਦਾ ਵੀ ਕਰਨਾ। ਕੰਮ ਜਿਹੜਾ ਸੀਗਾ ਸਾਰਾ ਕੰਮ ਕਰਨਾ ਉਹਦਾ। ਮਤਲਬ ਉਹ ਪੌਟੀ ਕਰ ਰਿਹਾ ਤਾਂ ਉਹਦੀ ਪੌਟੀ ਸਾਫ਼ ਕਰਨੀ ਆ ਸਾਰਾ ਕੰਮ। ਮੈਂ ਛੋਟੀ ਜਿਹੀ ਸੀਗੀ ਨਾ ਉਦੋਂ, ਮਤਲਬ ਮੇਰੇ ਨਾਲ ਕੀ ਹੁੰਦਾ ਸੀਗਾ ਕਿ,

ਫਿਰ ਮੇਰੀ ਮਤਲਬ ਬੱਚਾ ਹੁੰਦਾ ਇੱਕ ਹੈਨਾ, ਉਹਨੂੰ ਪਤਾ ਨਈਂ ਹੁੰਦਾ ਕੀ ਕਰ ਰਿਹਾ ਕੀ ਨਈਂ ਕਰ ਰਿਹਾ। ਉਹਦੇ ਨਾਲ ਇਹ ਸਲੂਕ ਸਹੀ ਨਈਂ ਹੁੰਦਾ, ਮੇਰੇ ਨਾਲ ਏਦਾਂ ਹੁੰਦਾ ਸੀਗਾ ਤੇ ਰੋਟੀ ਤਾਂ ਉਹ ਦਿੰਦੇ ਨੀ ਸੀਗੇ। ਕੰਮ, ਉੱਪਰ ਦੀ ਹੋਰ ਵੀ ਜਿਆਦਾ ਕਰਾਂਦੇ ਸੀਗੇ ਤੇ ਉਨ੍ਹਾਂ ਦੀ ਨਣਦ ਨੇ ਕੀ ਕਰਨਾ। ਕਈ ਵਾਰੀ ਜਿਵੇਂ ਸਾਡੇ ਨਾ ਮਤਲਬ ਗੋਹਾ ਗੈਰਨ ਵਾਲੀ ਲਾ ਰੱਖੀ ਸੀਗੀ ਇੱਕ ਤੀਵੀਂ ਉਹ ਆਉਂਦੀ ਸੀਗੀ।

ਐਨਾ ਗੈਸ ਗੂਸ ਨਈਂ ਸੀਗਾ ਹੁਣ ਤਾਂ ਮੋਦੀ ਨੇ ਆ ਗੈਸ ਗੂਸ ਦਾ ਸਿਸਟਮ ਸਟਾਰਟ ਕਰ ਦਿੱਤਾ ਐ। ਪਹਿਲਾਂ ਏਦਾਂ ਦਾ ਕੁਛ ਨਈਂ ਹੁੰਦਾ ਸੀਗਾ ਅਤੇ ਉਨ੍ਹਾਂ ਨੇ ਮੈਥੋਂ ਪਾਥੀਆਂ ਭਰਾ ਕੇ ਐਨੀ ਜਿਆਦਾ ਉਸਦੇ ਵਿੱਚ ਕੀ ਕਹਿੰਦੇ ਟੋਕਰੇ ਦੇ ਵਿੱਚ ਮੇਰੇ ਸਿਰ ਤੇ ਧਰ ਦੇਣੀਆਂ।

ਤੇ ਕਈ ਵਾਰੀ ਉਹਨੇ ਕੀ ਕਰਨਾ ਮੈਨੂੰ ਰੋਟੀ ਪਾਣੀ ਦੇ ਦੇਣਾ ਵੀ ਆ ਜਾ ਕੁੜੀਏ ਖਾ ਲਏ, ਏਦਾਂ ਹੁੰਦਾ ਸੀਗਾ। ਉਸ ਤੋਂ ਬਾਅਦ ਕੁਛ ਸਾਲਾਂ ਤੱਕ ਅਸੀਂ ਮੈਂ ਮਤਲਬ ਉੱਥੇ ਰਹੀ ਸੀਗੀ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾ ਜਿਹੜੇ ਦਾਦਾ ਸੀਗੇ ਉਹ ਗਏ ਉਨ੍ਹਾਂ ਦੀ ਵੱਡੀ ਨਣਦ ਦੇ ਕੋਲ, ਉਨ੍ਹਾਂ ਨੇ ਕੀ ਕਿਹਾ ਕੀ ਇੱਕ ਕਹਾਵਤ ਹੁੰਦੀ ਸੀਗੀ। ਕਿਸੇ ਦਾ ਈਟ, ਕਿਸੇ ਦਾ ਰੋੜਾ ਭਾਣਵਤੀ ਨੇ ਨਾਤਾ ਜੋੜਾ। ਏਦਾਂ ਦਾ ਕੁਛ, ਡਾਇਲੌਗ ਮਾਰਿਆ ਸੀਗਾ ਉਨ੍ਹਾਂ ਨੇ। ਉਨ੍ਹਾਂ ਨੇ ਆ ਕੇ ਮੇਰੇ ਪਾਪਾ ਨੂੰ ਦੱਸਿਆ ਬਈ ਏਦਾਂ ਏਦਾਂ ਕਹਿੰਦੀ ਸੀਗੀ ਕੁੜੀ। ਫਿਰ ਮੇਰੇ ਨੂੰ ਇਹ ਗੱਲ ਬਹੁਤ ਜਿਆਦਾ ਚੁੱਭ ਗਈ ਫਿਰ ਉਨ੍ਹਾਂ ਕੀ ਕਰਿਆ ਬਈ ਮੈਂ ਆਪਣੀ ਧੀ ਨੂੰ ਉੱਥੇ ਛੱਡਣਾ ਨਈਂ ਐ। ਉਨ੍ਹਾਂ ਨੇ ਆਏ। ਆ ਕੇ ਕਹਿੰਦੇ ਬਈ ਮੈਂ ਇਹਨੂੰ ਲੈ ਕੇ ਜਾਣਾ ਤੇ ਉਨ੍ਹਾਂ ਦੇ ਇੱਕ ਪੜੋਸਣ ਹੁੰਦੀ ਸੀਗੀ ਉਹ ਟੀਚਰ ਸੀਗੀ ਸਰਕਾਰੀ ਸਕੂਲ ਪੜਾਉਂਦੀ ਸੀਗੀ ਜਿੱਥੇ ਮੈਂ ਪੜ੍ਹਦੀ ਹੁੰਦੀ ਸੀਗੀ ਉਹਨੇ ਆ ਮੈਨੂੰ ਬਹੁਤ ਜਿਆਦਾ ਲਾਡ ਕਰਦੀ ਹੁੰਦੀ ਸੀਗੀ। ਪਤਾ ਨਈਂ ਉਹਨੇ ਅਹ ਕਿਸ ਨੇ ਕਿਆ ਕਿਹਾ ਮੈਨੂੰ ਨਈਂ ਪਤਾ ਬਟ ਜਦੋਂ ਉਹਨੂੰ ਪਤਾ ਲੱਗਿਆ ਬਈ ਇਹ ਮੇਰੇ ਪਾਪਾ ਨੇ। ਉਹ ਮੈਥੋਂ ਆਪਣੇ ਆਪ ਈ ਮਤਲਬ ਦੂਰ ਜਿਹੀ ਹੋ ਗਈ, ਪਹਿਲਾਂ ਐਨਾ ਲਾਡ ਕਰਦੀ ਹੁੰਦੀ ਸੀ ਉਹਦੇ ਕੋਲ ਨਿਆਣੇ ਨੀ ਸੀਗੇ, ਬਹੁਤ ਸੋਹਣੀ ਸੀਗੀ ਉਹ। ਅ ਮੈਨੂੰ ਹਰ ਚੀਜ਼ ਦੇਣੀ ਉਹਨੇ ਮੈਨੂੰ ਬਹੁਤ ਜਿਆਦਾ ਲਾਡ ਕਰਨਾ। ਉਹਨੂੰ ਆਏਂ ਨਈਂ ਪਤਾ ਸੀਗਾ ਮੇਰਾ ਘਰ ਨੇੜੇ ਈ ਉਹਦੇ ਘਰ ਦੇ ਪਿੱਛੇ। ਉਨ੍ਹਾਂ ਦੇ ਬਾਗ ਬਗ਼ੀਚੇ ਹੁੰਦੇ ਸੀਗੇ ਅਸੀਂ ਉੱਥੇ ਜਾ ਕੇ ਨਾ ਫ਼ਲ ਫਰੂਟ ਜਿਹੇ ਤੋੜਦੇ ਹੁੰਦੇ ਸੀਗੇ। ਬਹੁਤ ਮਜ਼ਾ ਆਉਂਦਾ ਸੀ ਉੱਥੇ ਜਾ ਕੇ ਖੇਡਣਾ ਖੁਡਨਾ, ਤੇ ਪਿੰਡਾਂ ਦੇ ਘਰ ਤਾਂ ਵੈਸੇ ਬਹੁਤ ਵੱਡੇ ਹੁੰਦੇ ਆ ਉਹਦਾ ਤਾਂ ਘਰ ਈ ਬਹੁਤ ਵੱਡਾ ਸੀਗਾ, ਬਹੁਤ ਸੋਹਣਾ ਘਰ ਸੀਗਾ। ਉਹ ਬਹੁਤ ਈ ਚੰਗੀ ਤੀਵੀਂ ਸੀਗੀ ਜਿਹਨੂੰ ਕਹਿੰਦੇ ਬਈ ਦੇਵੀ ਸੀਗੀ। ਤੇ ਉਨ੍ਹਾਂ ਦੇ ਪਤੀ ਸੀਗੇ, ਉਹ ਸ਼ਰਾਬੀ ਸੀਗੇ ਧੰਨਵਾਦ ਜੀ ਮੈਂ ਪ੍ਰਿਆ ਮਹਿਰਾ। ਦੂਜੀ ਕਹਾਣੀ ਦੂਜੇ ਚ ਦਸੂੰਗੀ ਭਗਤ ਸਿੰਘ ਜਾਣ-ਪਛਾਣ ਭਾਰਤ ਦੀ ਆਜ਼ਾਦੀ ਲਈ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ।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

ਉਹਨਾਂ ਦਾ ਜੱਦੀ ਪਿੰਡ ਖ਼ਟਕਲ ਕਲਾ ਹੈ ਅਹ ਨਵਾਂ ਸ਼ਹਿਰ ਜ਼ਿਲ੍ਹੇ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਨਗਰ ਹੈ। ਅਮ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ, ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਉੱਘੇ ਦੇਸ਼ ਭਗਤ ਸਨ। ਭਗਤ ਸਿੰਘ ਦੇ ਜਨਮ ਸਮੇਂ ਅੰਗਰੇਜ਼ ਵਿਰੋਧੀ ਕਿਸਾਨ ਲਹਿਰ ਚੱਲ ਰਹੀ ਸੀ। ਭਗਤ ਸਿੰਘ ਦਾ ਪਰਿਵਾਰ ਇਸ ਵਿੱਚ ਸ਼ਾਮਿਲ ਸੀ। ਵਿੱਦਿਆ, ਪਿੰਡ ਦੇ ਪ੍ਰਾਇਮਰੀ school ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪ DAV high school ਲਾਹੌਰ ਵਿੱਚ ਦਾਖਿਲ ਹੋਏ, ਇੱਥੇੇ ਭਗਤ ਸਿੰਘ ਦਾ ਮੇਲ ਕਰਤਾਰ ਸਿੰਘ ਸਰਾਭਾ ਨਾਲ ਹੋਇਆਂ। ਇਸ ਨੂੰ ਉਹ ਆਪਣਾ hero ਮੰਨਦੇ ਸਨ। ਉੱਚ ਵਿੱਦਿਆ ਲਈ ਭਗਤ ਸਿੰਘ National College ਲਾਹੌਰ ਵਿੱਚ ਦਾਖਿਲ ਹੋਏ। ਇੱਥੇ ਲਾਲਾ ਰਾਜਪਤ ਰਾਏ ਅਤੇ ਭਾਈ ਪਰਮਾ ਨੰਦ ਵਰਗੇ ਦੇਸ਼ ਭਗਤਾਂ ਨਾਲ ਉਹਨਾਂ ਦਾ ਮੇਲ ਹੋਇਆ। ਜਦ ਭਗਤ ਸਿੰਘ B. A. ਦੀ ਪੜ੍ਹਾਈ ਕਰ ਰਹੇ ਸਨ। ਤਾਂ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀ ਗੱਲ ਚਲਾਈ।

ਕ੍ਰਾਂਤੀਕਾਰੀਆਂ ਨਾਲ ਮੇਲ, ਕਾਹਨਪੁਰ ਵਿੱਚ ਭਗਤ ਸਿੰਘ ਦਾ ਮੇਲ ਬੰਗਾਲ ਅਤੇ ਯੂਪੀ ਦੇ ਕ੍ਰਾਂਤੀਕਾਰੀਆਂ ਨਾਲ ਹੋਇਆ। ਇੱਥੇ ਭਗਤ ਸਿੰਘ ਆਪਣਾ ਨਾਮ ਬਦਲ ਕਿ ਪ੍ਰਤਾਪ ਨਾਮ ਦੇ ਅਖ਼ਬਾਰ ਵਿੱਚ ਕੰਮ ਕਰਦੇ ਰਹੇ।

ਪਿਤਾ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦਾ ਵਿਆਹ ਨਹੀਂ ਹੋਵੇਗਾ। ਭਗਤ ਸਿੰਘ ਵਾਪਿਸ ਘਰ ਆ ਗਏ ਨੌਜਵਾਨ ਭਾਰਤ ਸਭਾ, ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕਿ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਭਗਤ ਸਿੰਘ ਇਸ ਦੇ ਸਕੱਤਰ ਸਨ ਇਸ ਸਭਾ ਦਾ ਉਦੇਸ਼ ਭਾਰਤ ਦੀ ਆਜ਼ਾਦੀ ਲਈ ਦੇਸ਼ ਵਿੱਚ ਇਨਕਲਾਬ ਲਿਆਉਣਾ ਸੀ। ਇਤਹਾਸਿਕ ਘਟਨਾਵਾਂ ਦਾ ਅਸਰ, ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਅਤੇ ਜ਼ਿਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਹੁਤ ਅਸਰ ਹੋਇਆ। ਉਹਨਾਂ ਦੇ ਦਿਲ ਵਿੱਚ ਅੰਗਰੇਜ਼ਾਂ ਦੇ ਵਿੱਰੁਧ ਨਫ਼ਰਤ ਪੈਦਾਂ ਹੋ ਗਈ, ਉਹਨਾਂ ਨੇ ਦੇਸ਼ ਆਜ਼ਾਦ ਕਰਾਉਣ ਦਾ ਪ੍ਰਣ ਲਿਆ। ਸਾਈਂਮਨ ਕਮਿਸ਼ਨ, ਅੰਗਰੇਜ਼ ਸਰਕਾਰ ਵੱਲੋਂ ਦੇਸ਼ ਦੀ ਰਾਜਨਿਤਕ ਹਾਲਤ, ਤੋਂ ਜਾਣੂ ਹੋਣ ਲਈ ਸਾਈਂਮਨ ਕਮਿਸ਼ਨ ਨਿਯੁਕਤ ਕੀਤਾ ਗਿਆ ਤੀਹ ਅਕਤੂਬਰ ਉੱਨੀ ਸੌ ਅਠਾਈ ਈਸਵੀਂ ਨੂੰ ਲਾਹੌਰ ਪੁੱਜਾ। ਲਾਲ ਲਾਜਪਤ ਰਾਏ ਦੀ ਅਗਵਾਈ ਵਿੱਚ ਇਸ ਕਮਿਸ਼ਨ ਵਿਰੁੱਧ ਜਲੂਸ ਕੱਢਿਆਂ ਗਿਆ। ਪੁਲਿਸ ਵੱਲੋਂ ਜਲੂਸ ਤੇ ਲਾਠੀਚਾਰਜ ਕੀਤਾ ਗਿਆ। ਲਾਲਾ ਜੀ ਦੇ ਸਖ਼ਤ ਸੱਟਾ ਲੱਗਿਆ, ਅਠਾਰਾਂ ਨਵੰਬਰ ਉੱਨੀ ਸੌ ਅਠਾਈ ਈਸਵੀ ਨੂੰ ਲਾਲਾ ਲਾਜਪਤ ਰਾਏ ਜੀ ਦਾ ਦਿਹਾਂਤ ਹੋ ਗਿਆ, ਭਗਤ ਸਿੰਘ ਨੇ ਇਸ ਦਾ ਬਦਲਾ ਲੈਣ ਦਾ ਪ੍ਰਣ ਲਿਆ। Saunders ਦਾ ਕਤਲ, ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕਿ ਸਹਾਇਕ ਪੁਲਿਸ ਕਪਤਾਨ Saunders ਨੂੰ ਮਾਰ ਅਹ ਗੋਲਿਆਂ ਨਾਲ ਮਾਰ ਦਿੱਤਾ। ਉਹ ਮਾਰਨਾ ਪੁਲਿਸ ਕਪਤਾਨ Mister Scott ਸਨ। ਅੰਸੈਂਬਲੀ ਵਿੱਚ ਬੰਬ ਸੁੱਟਣੇ, ਅੱਠ ਅਪ੍ਰੈਲ ਉਨੱੀ ਸੌ ਉੱਨਤੀ ਈਸਵੀ ਨੂੰ ਭਗਤ ਸਿੰਘ ਤੇ ਉਸ ਦੇ ਇੱਕ

ਭਗਤ ਸਿੰਘ ਤੇ ਉਸ ਦੇ ਸਾਥੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਹੋ ਗਏ। ਹੁਸੈਨੀਵਾਲਾ ਵਿਖੇ ਆਪ ਜੀ ਦੀ ਇੱਕ ਯਾਦਗਰੀ ਬਣਾਈ ਗਈ ਹੈ। ਸਾਰਦਾਰ ਭਗਤ ਸਿੰਘ ਸੱਚਮੁੱਚ ਇੱਕ ਦੇਸ਼ ਭਗਤ ਸਨ। ਅਮ ਨਵਾਂ ਸ਼ਹਿਰ ਜ਼ਿਲ੍ਹੇ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਨਗਰ ਹੈ। ਭਗਤ ਸਿੰਘ ਦੇ ਦਾਦਾ ਅਰਜਨ ਸਿੰਘ, ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਉੱਘੇ ਦੇਸ਼ ਭਗਤ ਸਨ। ਭਗਤ ਸਿੰਘ ਦੇ ਜਨਮ ਸਮੇਂ ਅੰਗਰੇਜ਼ ਵਿਰੋਧੀ ਕਿਸਾਨ ਲਹਿਰ ਚੱਲ ਰਹੀ ਸੀ। ਭਗਤ ਸਿੰਘ ਦਾ ਪਰਿਵਾਰ ਇਸ ਵਿੱਚ ਸ਼ਾਮਿਲ ਸੀ।

ਇਸ ਨੂੰ ਉਹ ਆਪਣਾ hero ਮੰਨਦੇ ਸਨ। ਉੱਚ ਵਿੱਦਿਆ ਲਈ ਭਗਤ ਸਿੰਘ National College ਲਾਹੌਰ ਵਿੱਚ ਦਾਖਿਲ ਹੋਏ। ਇੱਥੇ ਲਾਲਾ ਰਾਜਪਤ ਰਾਏ ਅਤੇ ਭਾਈ ਪਰਮਾ ਨੰਦ ਵਰਗੇ ਦੇਸ਼ ਭਗਤਾਂ ਨਾਲ ਉਹਨਾਂ ਦਾ ਮੇਲ ਹੋਇਆ। ਜਦ ਭਗਤ ਸਿੰਘ B. A. ਦੀ ਪੜ੍ਹਾਈ ਕਰ ਰਹੇ ਸਨ। ਤਾਂ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀ ਗੱਲ ਚਲਾਈ।

ਕ੍ਰਾਂਤੀਕਾਰੀਆਂ ਨਾਲ ਮੇਲ, ਕਾਹਨਪੁਰ ਵਿੱਚ ਭਗਤ ਸਿੰਘ ਦਾ ਮੇਲ ਬੰਗਾਲ ਅਤੇ ਯੂਪੀ ਦੇ ਕ੍ਰਾਂਤੀਕਾਰੀਆਂ ਨਾਲ ਹੋਇਆ। ਇੱਥੇ ਭਗਤ ਸਿੰਘ ਆਪਣਾ ਨਾਮ ਬਦਲ ਕਿ ਪ੍ਰਤਾਪ ਨਾਮ ਦੇ ਅਖ਼ਬਾਰ ਵਿੱਚ ਕੰਮ ਕਰਦੇ ਰਹੇ।

ਪਿਤਾ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦਾ ਵਿਆਹ ਨਹੀਂ ਹੋਵੇਗਾ। ਭਗਤ ਸਿੰਘ ਵਾਪਿਸ ਘਰ ਆ ਗਏ ਨੌਜਵਾਨ ਭਾਰਤ ਸਭਾ, ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕਿ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਭਗਤ ਸਿੰਘ ਇਸ ਦੇ ਸਕੱਤਰ ਸਨ ਇਸ ਸਭਾ ਦਾ ਉਦੇਸ਼ ਭਾਰਤ ਦੀ ਆਜ਼ਾਦੀ ਲਈ ਦੇਸ਼ ਵਿੱਚ ਇਨਕਲਾਬ ਲਿਆਉਣਾ ਸੀ

ਉਹਨਾਂ ਦੇ ਦਿਲ ਵਿੱਚ ਅੰਗਰੇਜ਼ਾਂ ਦੇ ਵਿੱਰੁਧ ਨਫ਼ਰਤ ਪੈਦਾਂ ਹੋ ਗਈ, ਉਹਨਾਂ ਨੇ ਦੇਸ਼ ਆਜ਼ਾਦ ਕਰਾਉਣ ਦਾ ਪ੍ਰਣ ਲਿਆ। ਸਾਈਂਮਨ ਕਮਿਸ਼ਨ, ਅੰਗਰੇਜ਼ ਸਰਕਾਰ ਵੱਲੋਂ ਦੇਸ਼ ਦੀ ਰਾਜਨਿਤਕ ਹਾਲਤ, ਤੋਂ ਜਾਣੂ ਹੋਣ ਲਈ ਸਾਈਂਮਨ ਕਮਿਸ਼ਨ ਨਿਯੁਕਤ ਕੀਤਾ ਗਿਆ ਤੀਹ ਅਕਤੂਬਰ ਉੱਨੀ ਸੌ ਅਠਾਈ ਈਸਵੀਂ ਨੂੰ ਲਾਹੌਰ ਪੁੱਜਾ। ਲਾਲ ਲਾਜਪਤ ਰਾਏ ਦੀ ਅਗਵਾਈ ਵਿੱਚ ਇਸ ਕਮਿਸ਼ਨ ਵਿਰੁੱਧ ਜਲੂਸ ਕੱਢਿਆਂ ਗਿਆ। ਪੁਲਿਸ ਵੱਲੋਂ ਜਲੂਸ ਤੇ ਲਾਠੀਚਾਰਜ ਕੀਤਾ ਗਿਆ ਲਾਲਾ ਜੀ ਦੇ ਸਖ਼ਤ ਸੱਟਾ ਲੱਗਿਆ, ਅਠਾਰਾਂ ਨਵੰਬਰ ਉੱਨੀ ਸੌ ਅਠਾਈ ਈਸਵੀ ਨੂੰ ਲਾਲਾ ਲਾਜਪਤ ਰਾਏ ਜੀ ਦਾ ਦਿਹਾਂਤ ਹੋ ਗਿਆ, ਭਗਤ ਸਿੰਘ ਨੇ ਇਸ ਦਾ ਬਦਲਾ ਲੈਣ ਦਾ ਪ੍ਰਣ ਲਿਆ। Saunders ਦਾ ਕਤਲ, ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕਿ ਸਹਾਇਕ ਪੁਲਿਸ ਕਪਤਾਨ Saunders ਨੂੰ ਮਾਰ ਅਹ ਗੋਲਿਆਂ ਨਾਲ ਮਾਰ ਦਿੱਤਾ। ਉਹ ਮਾਰਨਾ ਪੁਲਿਸ ਕਪਤਾਨ Mister Scott ਸਨ। ਅੰਸੈਂਬਲੀ ਵਿੱਚ ਬੰਬ ਸੁੱਟਣੇ, ਅੱਠ ਅਪ੍ਰੈਲ ਉਨੱੀ ਸੌ ਉੱਨਤੀ ਈਸਵੀ ਨੂੰ ਭਗਤ ਸਿੰਘ ਤੇ ਉਸ ਦੇ ਇੱਕ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 ਭਗਤ ਸਿੰਘ ਤੇ ਉਸ ਦੇ ਸਾਥੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਹੋ ਗਏ। ਹੁਸੈਨੀਵਾਲਾ ਵਿਖੇ ਆਪ ਜੀ ਦੀ ਇੱਕ ਯਾਦਗਰੀ ਬਣਾਈ ਗਈ ਹੈ।

ਉਹਨਾਂ ਦਾ ਜੱਦੀ ਪਿੰਡ ਖ਼ਟਕਲ ਕਲਾ ਹੈ ਅਹ ਨਵਾਂ ਸ਼ਹਿਰ ਜ਼ਿਲ੍ਹੇ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਨਗਰ ਹੈ। ਅਮ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ, ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਉੱਘੇ ਦੇਸ਼ ਭਗਤ ਸਨ। ਭਗਤ ਸਿੰਘ ਦੇ ਜਨਮ ਸਮੇਂ ਅੰਗਰੇਜ਼ ਵਿਰੋਧੀ ਕਿਸਾਨ ਲਹਿਰ ਚੱਲ ਰਹੀ ਸੀ। ਭਗਤ ਸਿੰਘ ਦਾ ਪਰਿਵਾਰ ਇਸ ਵਿੱਚ ਸ਼ਾਮਿਲ ਸੀ। ਵਿੱਦਿਆ, ਪਿੰਡ ਦੇ ਪ੍ਰਾਇਮਰੀ school ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪ DAV school l ਲਾਹੌਰ ਵਿੱਚ ਦਾਖਿਲ ਹੋਏ, ਇੱਥੇੇ ਭਗਤ ਸਿੰਘ ਦਾ ਮੇਲ ਕਰਤਾਰ ਸਿੰਘ ਸਰਾਭਾ ਨਾਲ ਹੋਇਆਂ। ਇਸ ਨੂੰ ਉਹ ਆਪਣਾ hero ਮੰਨਦੇ ਸਨ। ਉੱਚ ਵਿੱਦਿਆ ਲਈ ਭਗਤ ਸਿੰਘ National College ਲਾਹੌਰ ਵਿੱਚ ਦਾਖਿਲ ਹੋਏ। ਇੱਥੇ ਲਾਲਾ ਰਾਜਪਤ ਰਾਏ ਅਤੇ ਭਾਈ ਪਰਮਾ ਨੰਦ ਵਰਗੇ ਦੇਸ਼ ਭਗਤਾਂ ਨਾਲ ਉਹਨਾਂ ਦਾ ਮੇਲ ਹੋਇਆ। ਜਦ ਭਗਤ ਸਿੰਘ B. A. ਦੀ ਪੜ੍ਹਾਈ ਕਰ ਰਹੇ ਸਨ। ਤਾਂ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀ ਗੱਲ ਚਲਾਈ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 ਕ੍ਰਾਂਤੀਕਾਰੀਆਂ ਨਾਲ ਮੇਲ, ਕਾਹਨਪੁਰ ਵਿੱਚ ਭਗਤ ਸਿੰਘ ਦਾ ਮੇਲ ਬੰਗਾਲ ਅਤੇ ਯੂਪੀ ਦੇ ਕ੍ਰਾਂਤੀਕਾਰੀਆਂ ਨਾਲ ਹੋਇਆ। ਇੱਥੇ ਭਗਤ ਸਿੰਘ ਆਪਣਾ ਨਾਮ ਬਦਲ ਕਿ ਪ੍ਰਤਾਪ ਨਾਮ ਦੇ ਅਖ਼ਬਾਰ ਵਿੱਚ ਕੰਮ ਕਰਦੇ ਰਹੇ।

ਉਹ ਆਪਣੇ phone ਵਿਚ ਨਵਾਂ SIM ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸਨੇ SIM ਪਾ ਕੇ ਪਿੰਨ ਮੈਨੂੰ ਵਾਪਿਸ ਕਰ ਦਿੱਤਾ ਪਰ ਥੋੜੇ ਸਮੇਂ ਬਾਅਦ ਫਿਰ ਉਹ ਇਧਰ ਉਧਰ ਦੇਖਣ ਲੱਗੀ ਤਾਂ ਮੈਂ ਪੁੱਛ ਹੀ ਲਿਆ ਕਿ ਕੋਈ ਪਰੇਸ਼ਾਨੀ ਹੈ ਤੇ ਉਹ ਬੋਲੀ SIMstart ਨਹੀਂ ਹੋ ਰਿਹਾ ਮੈਂ ਉਸਦਾ phone ਦੇਖ ਕੇ ਦੱਸਿਆ ਕਿ ਨਵਾਂ SIMactivate ਹੋਣ ਵਿਚ ਥੋੜਾ time ਤੇ ਲੱਗੇਗਾ